ਇਸ ਦੇ ਨਾਲ ਹੀ ਸਾਨੂੰ ਇਥੇ ਬਹੁਤ ਸਾਰੀਆਂ ਚੇਅਰਸ ਵੀ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਜੀ।

ਇਸ ਪਿਕਚਰ ਵਿੱਚ ਸਾਨੂੰ ਇੱਕ ਬਹੁਤ ਹੀ ਵਧੀਆ ਸਕੂਲ ਦੇਖਨ ਨੂੰ ਮਿਲ ਰਿਹਾ ਹੈਗਾ ਜੀ।

ਇਹ ਨਦੀ ਦਾ ਪਾਣੀ ਬਹੁਤ ਗੰਦਾ ਨਹੀਂ ਲੱਗ ਰਿਹਾ ਹੈਗਾ ਜੀ।

ਇਸ ਹੋਸਪਿਟਲ ਦੇ ਅੰਦਰ ਸਾਨੂੰ ਬਹੁਤ ਸਾਰੇ ਲੋਕ ਦੇਖਣ ਨੂੰ ਮਿਲ ਰਹੇ ਹੈਗੇ ਜੀ।

ਇਸ ਪਿਕਚਰ ਵਿੱਚ ਸਾਨੂੰ ਇੱਕ ਬਹੁਤ ਹੀ ਸੋਹਣੀ ਵਿਊ ਦੇਖਣ ਨੂੰ ਮਿਲਿਆ ਹੈਗਾ ਜੀ।

ਇਸ ਦੇ ਨਾਲ ਹੀ ਸਾਨੂੰ ਇੱਕ ਚੇਅਰ ਇੱਕ ਟੇਬਲ ਅਤੇ ਦੋ ਚੇਅਰਜ਼ ਲੱਗੀਆਂ ਹੋਈਆਂ ਦਿਖਾਈ ਦੇ ਰਹੀਆ ਹਨ ਜੀ।

ਇਸਦੇ ਅੰਦਰ ਸਾਨੂੰ ਇੱਕ ਬਲੂ ਕਲਰ ਦੀ ਮਸ਼ੀਨਸ ਦੇਖ ਮਸ਼ੀਨ ਦੇਖਣ ਨੂੰ ਮਿਲ ਰਹੀ ਹੈਗੀ ਜੀ।

ਇਸ ਸ਼ੌਪ ਦੇ ਅੰਦਰ ਬਹੁਤ ਸਾਰਾ ਸਮਾਨ ਪਿਆ ਹੋਇਆ ਦਿਖਾਈ ਦੇ ਰਿਹਾ ਹੈਗਾ ਜੀ।

ਇਥੇ ਜਿਹੜੇ ਫੁੱਲਾਂ ਆ ਬਸ ਦੇਖਣ ਵਿੱਚ ਬਹੁਤ ਹੀ ਜਿਆਦਾ ਸੁੰਦਰ ਲੱਗ ਰਹੇ ਹੈਗੇ ਨੇ ਜੀ।

ਇਸ ਪਿੱਚਰ ਵਿੱਚ ਸਾਨੂੰ ਇੱਕ ਬਹੁਤ ਵਧੀਆ ਵਿਊ ਦਿਖਾਈ ਦੇ ਰਿਹਾ ਹੈਗਾ ਜੀ।

ਇਸ ਫੈਕਟਰੀ ਦੇ ਅੰਦਰ ਬਹੁਤ ਸਾਰੀਆਂ ਗੱਡੀਆਂ ਲੱਗੀਆਂ ਹੋਈਆਂ ਹੈਗੀਆਂ ਨੇਂ ਜੀ।

ਇਸ ਪਿਚਰ ਵਿੱਚ ਸਾਨੂੰ ਇੱਕ ਬਹੁਤ ਵਧੀਆ ਵਿਊ ਦੇਖਣ ਨੂੰ ਮਿਲ ਰਿਹਾ ਹੈਗਾ ਜੀ।

ਇਥੇ ਸਾਨੂੰ ਇੱਕ ਸੈਂਟਰ ਵੀ ਦਿਖਾਈ ਦੇ ਰਿਹਾ ਹੈਗਾ ਜੀ ਜਿਸ ਦਾ ਨਾਮ ਟਾਈਮਸ ਅਕੈਡਮੀ ਹੈਗਾ ਜੀ।